ਸੁਨਿਆਰੇ ਹੁਣ ਬਹੂ ਲਿਆਏ ਆ ਤੇ ਲੜ ਲੜ ਮਰੀ ਜਾਂਦੇ ਆ। ਵੀ ਲੜੋ ਨਾ ਥੋਡਾ ਨਿਆਂ ਮੈਂ ਕਰ ਦੇਨੀ ਆਂ ਤੁਸੀਂ ਚੌਲ ਲਿਆਓ ਚੌਲ ਲਿਆਓ ਸੁੱਕੇ, ਬਣਾ ਕੇ ਮੈਂ ਐਨੇ ਐਨੇ ਇੱਕੋ ਜਿਹੇ ਕੌਲੀਆਂ ਚ ਪਾ ਦੂਉਂ। ਇੱਕੋ ਜਿਹੇ ਚਮਚੇ ਦੇ ਦੂਉਂ। ਜਿਹੜਾ ਪਹਿਲਾਂ ਖਾ ਗਿਆ ਮੈਂ ਉਹਦਾ ਟੱਬਰ, ਕਿਸੇ ਦਾ ਕੋਈ ਉਹਦੇ ਚ ਜ਼ੋਰ ਤਲਕ ਨਈਂ ਹੈ। ਉਹ ਆਂਹਦੇ ਵੀ ਸਾਨੂੰ ਮਨਜ਼ੂਰ ਆ ਸੁਨਿਆਰੇ ਚੌਲ ਲਿਆਏ। ਉਹਨੇ ਮਿੱਠਾ ਮੁਠਾ ਪਾ ਕੇ ਸੁੱਕੇ ਵਧੀਆ ਬਣਾਏ। ਬਣਾ ਕੇ ਤੇ ਇੱਕੋ ਜਿਹੇ ਪਾ ਕੇ ਨਾ ਪਲੇਟਾਂ ਦੇ ਵਿੱਚ ਇੱਕੋ ਜਿਹੇ ਦੇ ਤੇ ਚਮਚੇ ਤੇ ਇੱਕ ਫੈਂਟ ਲਿਆ। ਉਹਨੇ ਕਿਹਾ ਵੀ ਉਹ ਨਾ ਖਾ ਜਏ, ਅਖ਼ੇ ਉਹਨੇ ਕਿਹਾ ਉਹ ਨਾ ਖਾ ਜਏ। ਦਬਦਬਾ ਗਲਲ ਗਲਲ ਐਨੇ ਐਨੇ ਸੀਗੇ ਦੋ ਦੋ ਚਮਚੇ ਅੰਦਰ ਮਾਰੇ। ਅੱਗੋਂ ਕਿਸੇ ਨੇ ਦੇਖੇ ਈ ਨਾ ਕਿਸੇ ਨੇ ਮਿੱਠਾ ਭੌਰਾ ਜਿਹਾ ਵੱਧ ਪਾ ਤਾ। ਤੇ ਸਾਲੇ ਉੱਥੇ ਈ ਲੁੱਟਕ ਗਏ। ਤੇ ਜਦੋਂ ਲੁੱਟਕ ਗਏ, ਰਾਤ ਸੀਗੀ ਓਹਨੇ ਨਾਲੇ ਤਾਂ ਆਵਦੇ ਨਾਲ ਇੱਕ ਸੁਨਿਆਰਿਆਂ ਦੀ ਸੀ ਦੋ ਸੁਨਿਆਰਿਆਂ ਦੇ ਸੀ ਸਭ ਕੁਝ ਸੁੰਭਰ ਕੇ ਲੈ ਗਈ। ਜਦੋਂ ਲੈ ਗਈ ਤੇ ਤੜਕੇ ਉੱਠੇ ਲੋਕ ਉਹ ਆਂਹਦੇ ਯਾਰ। ਸੁਨਿਆਰੇ ਸਾਲੇ ਕੱਲ ਬਹੂ ਲਿਆਏ। ਅੱਗੇ ਚਾਰ ਵੱਜੇ ਭਾਂਡੇ ਖੜਕਾਉਣ ਲੱਗ ਜਾਂਦੇ ਸੀ ਤੇ ਅੱਜ ਉੱਠਦੇ ਈ ਨਈਂ ਫੇਰ ਆਂਹਦੇ ਸਾਲੇ ਹੁਣ ਤਾਂ ਲੱਸੀ ਦਾ ਵੇਲਾ ਹੋ ਗਏ ਭੈਣ ਦੇਣੀ ਅਜੇ ਵੀ ਨਈਂ ਉੱਠੇ ਸਾਲੇ ਬਹੂ ਕਾਹਦੀ ਲਿਆਏ ਆ। ਅੱਗੇ ਸੌਣ ਨੀ ਸੀ ਦਿੰਦੇ। ਓਨੇ ਨੂੰ ਇੱਕ ਬੰਦਾ ਆਂਹਦਾ, ਦੇਖੋ ਸੋਹਰਿਆਂ ਨੂੰ, ਕੀ ਗੱਲ ਦੇਖੋ ਤਾਂ ਕੰਧਾਂ ਟੱਪ ਕੇ ਜਦੋਂ ਕੰਧਾਂ ਟੱਪ ਕੇ ਅੰਦਰ ਵੜੇ ਚਾਰੇ ਮਰੇ ਪਏ। ਉਹ ਆਂਹਦੇ ਕਰ ਗਈ ਕੰਮ। ਓਨੇ ਨੂੰ ਚੋਹਾਂ ਨੂੰ ਚੋਹਾਂ ਕਰਕੇ ਫੂਕ ਤੀ ਕ੍ਰਿਆ ਕ੍ਰਮ ਕਰਤੀ। ਅਮਲੀ ਕੋਲੇ ਹੁਣ ਹੋ ਗਈ ਫੁੱਲ ਮਾਇਆ ਹੋ ਗਈ ਤੇ ਉਹ ਕਹਿੰਦੀ ਵੀ ਇਉਂ ਕਰ ਠੱਗਾਂ ਦੀ ਧੀ ਕਹਿੰਦੀ ਪਿੰਡ ਸੀ ਰਾਜਾ ਸ਼ਹਿਰ ਦਾ ਕੰਮ ਸੀ ਆਂਹਦੀ ਅਮਲੀਆ ਜੇ ਤੂੰ। ਵੀਹ ਪੈਸੇ ਵੀ ਘਰੋਂ ਖਾਂਵੇਂ, ਤੇ ਤੈਨੂੰ ਦਸ ਪੈਸੇ ਨੌਕਰੀ ਮਿਲੇ। ਆਪਾਂ ਨੂੰ ਤਾਂ ਵੀ ਨੀ ਮਾੜੀ ਕਿਉਂ ਆਪਣੇ ਕੋਲੇ ਕਿੰਨੀ ਮਾਇਆ। ਤੇ ਗੌਰਮਿੰਟ ਨੂੰ ਇਉਂ ਸ਼ੱਕ ਹੋਜੂ ਵੀ ਇਹ ਕੰਮ ਨੀ ਕਰਦੇ, ਕਾਰ ਨੀ ਕਰਦੇ। ਚੰਗਾ ਪਹਿਨਦੇ ਆ, ਚੰਗਾ ਖਾਂਦੇ ਆ। ਜੇ ਤੂੰ ਦਸ ਪੈਸੇ ਲੱਗ ਜਏ ਕਹੂ ਗਏ, ਹਾਂ ਨੌਕਰੀ ਤੇ ਲੱਗਿਆ ਵਾ ਦਸ ਪੈਸੇ ਲਿਆਉਂਦਾ। ਉਹ ਨਿੱਤ ਜਾਵੇ। ਜਦੋਂ ਰਾਜੇ ਦੀ ਕਚਹਿਰੀ ਲੱਗ ਜਏ ਨਾ। ਕਚਹਿਰੀ ਚ ਅਮਲੀ ਜਾਵੇ ਮੁੜ ਆਵੇ ਜਦੋਂ ਕਚਹਿਰੀ ਲੱਗ ਜਏ। ਚਾਰ ਦਿਨ ਪੰਜਵੇਂ ਦਿਨ ਰਾਜੇ ਨੇ ਸੱਦ ਲਿਆ। ਆਜਾ ਬਈ ਉਰੇ ਆ ਕਹਿੰਦਾ ਹਾਂਜੀ ਕਹਿੰਦਾ ਤੂੰ ਨਿੱਤ ਆਉਣਾ ਨਿੱਤ ਮੁੜ ਜਾਨਾ, ਵੀ ਕੀ ਕੰਮ ਆ। ਆਂਹਦਾ ਮੈਂ ਇਉਂ ਕਹਿਨਾ ਵੀ ਮੈਨੂੰ ਕੋਈ ਨੌਕਰੀ ਦੇ ਦਿਓ। ਉਹ ਅਹੰਦਾ ਤਰਸ ਆਇਆ ਰਾਜੇ ਨੂੰ। ਰਾਜਾ ਕਹਿੰਦਾ ਚੰਗਾ ਇਉਂ ਕਰ ਤੈਨੂੰ ਨੌਕਰੀ ਦਿੰਦਾ ਮੈਂ। ਕਿਸੇ ਦੇ ਚਾਲੀ ਪੈਸੇ, ਕਿਸੇ ਦੇ ਪੰਜਾਹ ਪੈਸੇ ਸੱਠ ਪੈਸੇ ਤੇ ਤੂੰ ਮੇਰੇ ਮੰਜੇ ਦਾ ਪਹਿਰਾ ਲਾ। ਮੇਰੇ ਜਦੋਂ ਮੈਂ ਖੜਾ ਹੁਨਾ ਜਾਂ ਬੈਠਾ ਹੁਨਾ ਆ ਪਿੱਛੇ ਤਖ਼ਤ ਦੇ,

ਟਕਾ ਲੱਗ ਗਿਆ ਰੋਜ ਮਿਲਣ ਤੇ ਆ ਦੂਜੇ ਪਾਸੇ ਸਾਰੇ ਫੌਜੀ ਤੰਗ। ਵੀ ਇਹਦਾ ਰੁਪਈਆ ਸਾਡੇ ਦੇਣੇ ਅਫ਼ਸਰਾਂ ਨੇ ਪੈਸੇ ਇੱਕ ਦਿਨ ਕਿਤੇ ਉਹਦਾ ਰਾਜੇ ਦਾ ਸਿਰ ਕਰਕੇ। ਉਹਦੇ ਛੇ ਸੱਤ ਰਾਣੀਆਂ ਸੀ ਰਾਜੇ ਦੇ ਤੇ ਸਿਰ ਕਰਕੇ ਜਦੋਂ ਨੈਣ ਮੂਹਰੇ ਮਿਲ ਗਈ ਤੇ ਅਮਲੀ ਮੌਤ ਆਵਦੀ ਆਪ ਸਹੇੜਦਾ। ਉਹਨੂੰ ਕਹਿੰਦਾ ਆਖਦਾ ਜੇ ਤੈਤੋਂ ਕੋਈ ਹੋਰ ਸਿਰ ਕਰਾਵੇ। ਕਰ ਦੇਂਗੀ? ਉਹ ਆਹਂਦੀ ਪੈਸਾ ਲੈਣਾ ਪੜਵਾਉਣਾ ਉਈਂ ਡਰਾਈ ਜਾਵੇ ਕਹਿੰਦਾ ਚੰਗਾ ਮੇਰੇ ਤੋਂ ਕਰ ਕੇ ਆਂਈ ਉਹ ਆਹਂਦੀ ਬਈ ਕਰ ਆਂਉ ਉਹ ਜਦੋਂ ਉਹ ਸਿਰ ਕਰਨ ਗਈ, ਉਹ ਠੱਗਾਂ ਦੀ ਧੀ ਲਾਲ ਰਤੀ।

ਰਾਜੇ ਤੇ ਬਣ ਗਈ ਭਾਰੀ। ਰਾਜੇ ਨੇ ਵਜ਼ੀਰ ਨੂੰ ਕਿਹਾ, ਆਂਹਦਾ ਵਜ਼ੀਰ ਅਮਲੀ ਨੂੰ ਮਾਰ ਕੇ ਫਿਰ ਸਕੀਮ ਚ ਲਿਆ ਓਦਾਂ ਮਾਰ ਨਈਂ ਸਕਦੇ, ਕਿਵੇਂ ਵਲ੍ਹੇਟ ਕੇ ਅਮਲੀ ਨੂੰ ਮਾਰ, ਉਹ ਆਂਹਦਾ ਕੀ ਗੱਲ, ਬੀ ਉਹਦੇ ਘਰ ਆਲੀ ਮੈਂ ਲਿਆਉਣੀ ਆਂ ਉਹ ਆਂਹਦਾ ਕੋਈ ਨਈਂ ਮਾਰ ਦਿਨੇ ਆ। ਅਮਲੀ ਦਾ ਕੀ ਆ ਯਾਰ ਐਡਾ ਕੋਈ ਨੀ ਮੈਂ ਸੋਚਦਾ। ਮਾਰਦੇ ਆਂ ਅਮਲੀ ਨੂੰ ਉਹ ਆਂਹਦਾ ਫਿਰ ਇਉਂ ਕਰ ਜੇ ਅਮਲੀ ਨੂੰ ਮਾਰਨਾ ਤਾਂ ਕਹਿੰਦਾ ਹਾਂ, ਵੀ ਤੂੰ ਇਹਨੂੰ ਇਉਂ ਕਹਿ ਵੀ ਤੇਰਾ ਕਿੱਡਾ ਰਾਜ ਆ, ਮਾਂ ਪਿਓ ਦਾਦਾ ਰਾਜ ਕਰ ਗਏ। ਕਰ ਗਏ ਕਿ ਨਾ ਆਂਹਦਾ ਹਾਂ, ਤੇਰੇ ਕੋਲ ਆਣ ਬੁੱਧ ਮੋਤੀ ਇੱਕ ਆ ਇਹਨੂੰ ਆਪਾਂ ਦਿੱਤਾ ਟਕਾ ਅਣ ਮੁੱਕ ਮੋਤੀ ਲਿਆ ਦੇ ਤਾਂ ਤੇਰੀ ਤਨਖਾਹ ਵਧਾ ਦੂੰ, ਦੋ ਟਕੇ ਕਰ ਦੂੰ, ਜੇ ਨਾ ਲਿਆ ਕੇ ਦਿੱਤਾ ਤਾਂ ਤੈਨੂੰ ਫਾਹੇ ਦੇ ਦੂੰ ਤੇ ਕਿੱਥੋਂ ਲਿਆਉਗਾ? ਰਾਜਾ ਆਂਹਦਾ ਵੀ ਇਹ ਠੀਕ ਆ ਗੱਲ ਰਾਜਾ ਆਂਹਦਾ ਅਮਲੀਆ ਬਈ ਮੈਨੂੰ ਜਦੋਂ ਦੂਏ ਦਿਨ ਕਚਹਿਰੀ ਲਾਈ ਅਮਲੀ ਗਿਆ ਪਹਿਰਾ ਦੇਣ। ਉਹ ਆਂਹਦਾ ਅਮਲੀਆ ਇਧਰ ਆ ਜਾ ਪਹਿਰੇ ਦੀ ਲੋੜ ਨਈਂ। ਬਈ ਮੈਨੂੰ ਅਣ ਬੁੱਧ ਮੋਤੀ ਲਿਆ ਦੇ ਤੇ ਤੇਰੇ ਇਕ ਟਕੇ ਦੇ ਦੋ ਟਕੇ ਕਰ ਦੂੰ। ਜੇ ਅਣ ਬੁੱਧ ਮੋਤੀ ਨਾ ਲਿਆਂਦਾ ਤੇ ਫੇਰ ਤੈਨੂੰ ਫਾਹੇ ਦੇ ਦੂੰ ਉਹਨੇ ਅਮਲੀ ਨੇ ਉੱਥੇ ਈ ਕਹਿ ਤਾ, ਆਂਹਦਾ ਮੈਂ ਕਰਦਾ ਨੌਕਰੀ ਤੇਰੀ ਮੈਂ ਗਰੀਬ ਆਦਮੀ ਆਂ। ਤੇ ਅਣ ਬੁੱਧ ਮੋਤੀ ਕਿੱਥੋਂ ਲਿਆਦੂੰ ਇਹ ਰਾਜਾ ਰਾਣੇ ਕੋਲ ਹੁੰਦੀ ਆ ਉਹ ਆਂਹਦਾ ਮੈਨੂੰ ਬਈ ਕਿਤੋਂ ਲਿਆ ਕੇ ਦੇ। ਨਈਂ ਅਹ ਖ਼ਤਮ ਕਰ ਤੂੰ। ਢਿੱਲਾ ਜਿਹਾ ਹੋ ਕੇ ਘਰੇ ਜਾ ਵੜਿਆ ਠੱਗਾਂ ਦੀ ਧੀ ਅਹ ਕਹਿੰਦਾ ਨਿੱਤ ਕਹਿੰਦੀ ਸੀ ਲੈ ਨੌਕਰੀ ਲੈ ਨੌਕਰੀ ਲੈ ਨੌਕਰੀ ਆ ਲੈ ਲਾ ਨੌਕਰੀ। ਕਰਤਾ ਮੇਰਾ ਘੋਗਾ ਚਿੱਤ, ਆਂਹਦੀ ਕੀ ਹੋ ਗਿਆ? ਆਂਹਦਾ ਅਣ ਬੁੱਧ ਮੋਤੀ ਕਹਿੰਦਾ ਮੋਤੀ ਕਿੱਥੋਂ ਲਿਆ ਕੇ ਦੇਊਂ ਉਹ ਕਹਿੰਦਾ ਅਣਮੁੱਲ ਮੋਤੀ ਲਿਆ। ਆਪਣੇ ਕੋਲ ਕਿੱਥੇ ਆ ਉਹ ਕਹਿੰਦੀ ਇਉਂ ਕਰ ਜਾ ਉਹਨੂੰ ਕਹਿਆ ਵੀ ਦੋ ਮਹੀਨੇ ਦੀ ਮੁਹਲਤ ਦੇ ਦੇ। ਦੋ ਮਹੀਨੇ ਨਈਂ ਮੈਂ ਆਉਣਾ ਤੇ ਤੈਨੂੰ ਅਣਮੁੱਲ ਮੋਤੀ ਲਿਆ ਦੂੰ ਅਮਲੀ ਗਿਆ ਕਚਹਿਰੀ ਤੇ ਆਂਹਦਾ ਰਾਜਾ ਸਾਬ੍ਹ ਮੋਤੀ ਲਿਆ ਕੇ ਦੇਊਂ ਤੈਨੂੰ ਪਰ ਦੋ ਮਹੀਨੇ ਦੀ ਮੁੱਹਲਤ ਦੇ ਦੇ। ਉਹ ਆਂਹਦਾ ਜਾ ਦੋ ਮਹੀਨੇ ਦੀ ਮੁਹਲਤ ਦਿੱਤੀ। ਜਦੋਂ ਮਹੀਨਾ ਕੁ ਲੰਘ ਗਿਆ, ਡੇਢ ਮਹੀਨਾ ਹੋ ਗਿਆ ਉਹ ਕਹਿੰਦਾ ਹੁਣ ਦੱਸ ਮੈਂ ਕਿੱਧਰ ਨੂੰ ਜਾਵਾਂ, ਮੈਨੂੰ ਤਾਂ ਫੀਮ ਵੀ ਨਸ਼ਾ ਦੇਣੋ ਹੱਟ ਗਈ। ਸੰਸਾ ਮਾਰ ਦੇਊ ਰਾਜਾ ਉਹ ਆਂਹਦੀ ਮਰਨ ਨਈਂ ਦਿੰਦੀ ਬੇਫ਼ਿਕਰ ਰਹਿ। ਆਹ ਕਿਰਪਾਨ ਆ ਜਿਹੜੀ ਸਿਰੇਮਾਨੀ ਏ। ਇਹਦੇ ਨੇੜੇ ਕੋਈ ਵੀ ਚੀਜ਼ ਨਈਂ ਲੱਗਦੀ। ਦਿਓ ਵੀ ਨੀ ਖੜਦਾ ਇਹਦੇ ਮੂਹਰੇ ਤੇ ਸਿੱਧਾ ਤੁਰ ਜਾਈਂ ਫਲਾਣੇ ਜੰਗਲ ਵਿੱਚ ਵੜ ਜਾਈਂ। ਜਾਂਦਾ ਜਾਂਦਾ ਜਾਂਦਾ ਜਾਂਦਾ ਜੰਗਲ ਚ।

ਚਾਂਦੀ ਦਾ ਮੁੱਢ ਬਣ ਜਾਊਂ ਜਦੋਂ ਦੁਬਾਰੇ ਹਿਲਾਇਆ ਦੂਜੀ ਆਰੀ ਮੈਂ ਆਖੇ ਪੱਤਲ ਦੇ ਟਾਹਣੇ ਬਣ ਜਾਊਂ ਤੀਜੀ ਆਰੀ ਅਹ ਫੇਰ ਤੀਜੀ ਆਰੀ ਹਿਲਾਇਆ ਮੈਂ ਆਖੇ ਤਾਂਬੇ ਦੇ ਪੱਤੇ ਬਣ ਜਾਊਂ। ਚੌਥੀ ਆਰੀ ਇਹਨੂੰ ਹਿਲਾਇਆ ਉਹ ਆਂਹਦੀ ਮੈਂ ਮਿਰਗ ਬਣ ਕੇ ਪੱਤੇ ਪੱਤੇ ਤੇ ਖੇਡਣ ਲੱਗ ਜਾਊਂ ਤੇ ਜਦੋਂ ਦੇਖ ਕੇ ਤੈਂ ਤੇ ਇਹੀ ਰੁਮਾਲ ਜੜ੍ਹਾਂ ਚ ਮਾਰੀ ਓਵੇਂ ਤੰਬੂ ਬਣ ਜਊ ਵੱਧ ਜਾਊਗਾ ਜੇ ਉਹ ਜੜ੍ਹਾਂ ਚ ਲਾ ਤਾ,

ਤੀਜੀ ਵਾਰ ਹਿਲਾਈ ਉਹ ਤਾਂਬੇ ਅਹ ਡਾਹਣੇ ਪੱਤੇ ਬਣ ਗਏ ਤਾਂਬੇ ਦੇ ਤੇ ਚੌਥੀ ਵਾਰ ਆ ਕੇ ਮਿਰਗ ਲੱਗ ਗਿਆ ਖੇਡਣ। ਅਮਲੀ ਨੇ ਵਾਹ ਵਾਹ ਦੇਖੇ ਖੇਡਦੀ ਸੋਹਣੀ ਲੱਗੀ। ਮੁੜ ਕੇ ਮਾਰਿਆ ਫਿਰ ਬਣਾ ਕੇ, ਚੱਲ ਬਈ ਚੱਲੀਏ ਚੱਲੀਏ। ਉਹ ਆਂਹਦਾ ਤੈਨੂੰ ਮਿੰਟਾ ਦੇ ਸਾਬ੍ਹ ਨਾਲ ਲਿਜਾਵਾਂਗੇ। ਉਹ ਡਰੇ ਵੀ ਮੈਨੂੰ ਨਾ ਮਰਵਾ ਦਿਓ। ਜੇ ਤੁਰ ਕੇ ਗਏ ਤਾਂ। ਉਹ ਆਂਹਦਾ ਆਈਂ ਬਣਾ ਲਾ ਬੂਟਾ। ਬਣਾ ਕੇ ਤੇ ਸਾਡੇ ਜੱਫੀ ਪਾ ਕੇ ਬਹਿ ਜੀਂ ਡਾਹਣੇ ਨੂੰ। ਅਸੀਂ ਤੈਨੂੰ ਮਿੰਟਾਂ ਦੇ ਸਾਬ੍ਹ ਨਾਲ ਬਣਾਵਾਂਗੇ। ਜਦੋਂ ਉੱਥੇ ਜਾ ਕੇ ਉੱਤਰੇ। ਉੱਥੇ ਈ ਸਾਨੂੰ ਬੁੱਢੀਆਂ ਬਣਾ ਦਈ ਅਮਲੀ ਨੇ ਭਾਈ ਓਵੇਂ ਬੂਟਾ ਬਣਾ ਲਿਆ। ਬਣਾ ਕੇ ਬੂਟਾ ਉੱਥੇ ਉੱਡ ਗਿਆ ਬੂਟਾ, ਫਿਰ ਉੱਥੇ ਆ ਗਿਆ ਤੇ ਉਹੀ ਬਣਾ ਕੇ ਤੀਵੀਆਂ ਘਰੇ ਲਏ ਗਿਆ। ਘਰੇ ਲਏ ਗਿਆ ਤੇ ਰਾਜੇ ਦੀ ਕਚਹਿਰੀ ਚ ਗਿਆ ਹਾਂ ਬਈ ਲਿਆਇਆ ਅਮਲੀ ਆਂਹਦਾ ਮੈਂ ਲਿਆਇਆ ਬੂਟਾ ਪਰ ਬੂਟਾ ਮੈਂ ਥੋਡੇ,

ਚਾਰੇ ਆਲੀਆ ਛੇ ਹੋ ਗਈਆਂ ਤੇ ਬਈ ਸਾਰਾ ਸ਼ਹਿਰ ਦੇਖਣ ਆ ਗਿਆ। ਉਹ ਆਂਹਦੇ ਬਈ ਠੀਕ ਆ, ਜਦੋਂ ਸਾਰਾ ਸ਼ਹਿਰ ਇਕੱਠਾ ਕਰ ਲਿਆ। ਤੇ ਉਹਨੇ ਕੜਛੀ ਲਈ ਥਾਲੀ ਤੇ ਉਹ ਲੈ ਲਿਆ ਰੁਮਾਲ। ਉਹ ਘਰੇ ਸੀ। ਉਹ ਆਂਹਦੀ ਆਂ ਘਰੋਂ ਅਸੀਂ ਆਵਾਂਗੀਆਂ ਉਥੋਂ ਅਸੀਂ ਘਰੇ ਈ ਆ ਕੇ ਬਣ ਜਾਵਾਂਗਈਆਂ। ਬਈ ਪਤਾ ਨਈਂ ਕਿਸੇ ਨੂੰ ਲੱਗਣ ਦਿੰਦੀਆਂ। ਜਦੋਂ ਜਾ ਵੜਿਆ ਤੇ ਰਾਜਾ ਕਹਿੰਦਾ ਠੀਕ ਆ ਥਾਲੀ ਚ ਲਈ ਆਉਂਦਾ ਬੂਟਾ ਆਂਹਦਾ ਬੂਟਾ ਈ ਦੇਊਂ ਬਣਾ ਕੇ। ਉਹਨੇ ਥਾਲੀ ਰੱਖੀ ਥੱਲੇ ਉੱਤੇ ਰੁਮਾਲ ਦੇਤਾ ਜਦੋਂ ਆਏਂ ਹਿਲਾਇਆ, ਪਹਿਲੀ ਆ ਕੇ ਮੁੱਢ ਬਣ ਗਈ ਚਾਂਦੀ ਦੇ ਓਵੇਂ ਬਣ ਗਿਆ ਤਹਾਂ, ਜਦੋਂ ਦੂਜੀ ਵਾਰੀ ਹਿਲਾਇਆ ਉਹ ਡਾਹਣੇ ਬਣ ਗਏ ਪਿੱਤਲ ਦੇ, ਤੀਜੀ ਹਿਲਾਇਆ ਉਹ ਪੱਤੇ ਬਣ ਗਏ ਪਿੱਤਲ ਦੇ ਚੌਥੀ ਆ ਕੇ ਸੋਨੇ ਦਾ ਮਿਰਗ ਬਣ ਕੇ ਖੇਲ੍ਹਣ ਲੱਗ ਗਈ। ਸਾਰਿਆਂ ਨੂੰ ਦਿਖਾਇਆ। ਦਿਖਾ ਕੇ ਮਾਰਿਆ ਘਿਓ ਖ਼ਤਮ ਘਰੇ ਆ ਗਈਆਂ। ਉਹਨੇ ਜਾ ਕੇ ਸਿਆਪਾ ਫੇਰ ਪਾਤਾ ਨੈਣ ਨੇ। ਅਗਲੀਆਂ ਕਿਹੜੀਆਂ ਸੀ ਹੁਣ ਚਾਰ ਹੋਰ ਬਾਹਲੀਆਂ ਸੋਹਣੀਆਂ ਨੇ ਉਹ ਰਾਜਾ ਅਮਲੀ ਨੂੰ ਕਹਿੰਦਾ ਅਮਲੀਆ। ਦੇ ਸ਼ੁਰੂ ਵਿੱਚ ਕੋਰਾਂ ਬੈਠੀ ਚਰਖਾ ਕੱਤ ਰਹੀ ਹੈ, ਮੇਲੋ ਫੁਲਕਾਰੀ ਕੱਢ ਰਹੀ ਹੈ ਤੇ ਲਾਜੋ ਗੁੱਡੀਆਂ ਨਾਲ ਖੇਡ ਰਹੀ ਹੈ। ਇਸ ਸਮੇਂ ਇੱਕ ਗੁਆਂਢਣ ਬੁੱਢੀ ਆਉਂਦੀ ਹੈ ਤਾਂ ਕੋਰਾਂ ਆਪਣੀਆਂ ਧੀਆਂ ਦੇ ਵਿਆਹ ਦੀ ਗੱਲ ਕਰਦੀ ਹੈ ਇਸ ਗੱਲ ਤੇ ਦੁੱਖ ਪ੍ਰਗਟ ਕਰਦੀ ਹੈ

ਤੇ ਕਹਿੰਦੀ ਹੈ ਕਿ ਇਹ ਸਾਰਾਂ ਕੀੜਾ ਮਰਦਾਂ ਦੇ ਦਿਮਾਗ ਦਾ ਹੈ ਅੱਜ ਕੱਲ੍ਹ ਤੀਵੀਆਂ ਦੀ ਤਾਂ ਕੋਈ ਸੁਣਦਾ ਹੀ ਨਹੀਂ ਕੋਰਾਂ ਦੱਸਦੀ ਹੈ ਕਿ ਉਸਦੀ ਧੀ ਮੇਲੋ ਨੂੰ ਵੀ ਅਠਾਰਵਾਂ ਵਰ੍ਹਾ ਚੜ੍ਹਨ ਵਾਲਾ ਹੈ,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

ਜਿਵੇਂ ਵਿਆਹ ਆਦਿ ਨਹੀਂ ਕਰਨੇ ਚਾਹੀਦੇ ਇੰਨੇ ਨੂੰ ਹੁਸ਼ਿਆਰਚੰਦ ਆ ਜਾਂਦਾ ਹੈ ਤੇ ਬੁੱਢੀ ਚਲੀ ਜਾਂਦੀ ਹੈ, ਕੋਰਾਂ ਹੁਸ਼ਿਆਰਚੰਦ ਨੂੰ ਕਹਿੰਦੀ ਹੈ ਕਿ ਮੇਲੋ ਦੇ ਸਾਕ ਬਾਰੇ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 ਹੁਸ਼ਿਆਰਚੰਦ ਜੰਡਪੁਰੇ ਵਾਲੇ ਦੀ ਤੇ ਕਦੇ ਉਸਦੇ ਖਾਨਦਾਨ ਦੀ ਰਜ ਕੇ ਤਾਰੀਫ਼ ਕਰਦਾ ਹੈ ਇਹ ਸੁਣ ਕੇ ਕੋਰਾਂ ਬੜੀ ਖ਼ੁਸ਼ ਹੁੰਦੀ ਹੈ ਤੇ ਉਹ ਸਮਝਦੀ ਹੈ ਕਿ ਇਹ ਰਿਸਤਾ ਲੱਭਣ ਨਾਲ ਉਹਨਾਂ ਦੇ ਸਿਰੋਂ ਭਾਰ ਲੱਥ ਗਿਆ ਹੈ ਕੋਰਾਂ ਮੁੰਡੇ ਦੀ ਉਮਰ ਬਾਰੇ ਕੁੱਝ ਜਾਣਨਾ ਚਾਹੁੰਦੀ ਹੈ ਹੁਸ਼ਿਆਰਚੰਦ ਦੇ ਇਸ਼ਾਰੇ ਤੇ ਉਹ ਮੇਲੋ ਨੂੰ ਪੰਡਤਾਣੀ ਨੂੰ ਸੱਦਣ ਲਈ ਭੇਜ ਦਿੰਦੀ ਹੈ। ਇਸ ਤਰ੍ਹਾਂ ਗੁੱਡੀਆਂ ਪਟੋਲੇ ਖੇਡ ਰਹੀ ਲਾਜੋ ਮੇਲੋ ਦੀ ਫੁਲਕਾਰੀ ਚੁੱਕ ਕੇ ਆਪ ਕਢਾਈ ਕਰਨੀ ਚਾਹੁੰਦੀ ਹੈ ਪਰ ਕੌਰਾਂ ਉਸਨੂੰ ਆਪਣੀ ਭੈਣ ਕੋਲੋਂ ਸਿੱਖਣ ਲਈ ਕਹਿੰਦੀ ਹੈ। ਲਾਜੋ ਰੋਕਦਿਆਂ ਰੋਕਦਿਆਂ ਵੀ ਪੀੜ੍ਹੀ ਤੇ ਬੈਠ ਕੇ ਫੁਲਕਾਰੀ ਕੱਢਣ ਲੱਗ ਪੈਂਦੀ ਹੈ ਹੁਣ ਕੋਰਾਂ ਨੂੰ ਹੁਸ਼ਿਆਰਚੰਦ ਤੋਂ ਪਤਾ ਲੱਗਦਾ ਹੈ ਕਿ ਮੁੰਡਾ ਦੁਹਾਜੂ ਹੈ। ਉਸਦੇ ਦੋ ਮੁੰਡੇ ਤੇ ਇੱਕ ਕੁੜੀ ਹੈ ਕੋਰਾਂ ਇਹ ਗੱਲਾਂ ਸੁਣ ਕੇ ਬੜੀ ਨਰਾਸ਼ ਤੇ ਦੁੱਖੀ ਹੁੰਦੀ ਹੈ ਤੇ ਉਸਨੂੰ ਕਹਿੰਦੀ ਹੈ ਕਿ ਲੋਕੀ ਸਾਡੀਆਂ ਗੱਲਾਂ ਕਰਨਗੇ। ਪਰ ਹੁਸ਼ਿਆਰਚੰਦ ਉਸਨੂੰ ਇਹ ਕਹਿ ਕੇ ਚੁੱਪ ਕਰਾ ਦਿੰਦਾ ਹੈ ਕਿ ਮੁੰਡਾ ਕਚਿਹਰੀ ਵਿੱਚ ਨਾਜ਼ਰ ਰਿਹਾ ਹੈ, ਬੱਚਿਓ ਨਾਜ਼ਰ ਦਾ ਅਰਥ ਹੈ ਨਿਗਰਾਨੀ ਕਰਨ ਵਾਲਾ। ਤੇ ਘਰ ਵੀ ਬਹੁਤ ਖਾਂਦਾ ਪੀਂਦਾ ਹੈ ਉਹ ਉਸਨੂੰ ਦੱਸਦਾ ਹੈ ਕਿ ਸਾਡੀਆਂ ਜਾਤਾਂ ਵੀ ਰਲਦੀਆਂ ਮਿਲਦੀਆਂ ਹਨ ਤੇ ਇਸ ਤਰ੍ਹਾਂ ਦੇ ਸ਼ੁਰੂ ਵਿੱਚ ਕੋਰਾਂ ਬੈਠੀ ਚਰਖਾ ਕੱਤ ਰਹੀ ਹੈ, ਮੇਲੋ ਫੁਲਕਾਰੀ ਕੱਢ ਰਹੀ ਹੈ ਤੇ ਲਾਜੋ ਗੁੱਡੀਆਂ ਨਾਲ ਖੇਡ ਰਹੀ ਹੈ ਇਸ ਸਮੇਂ ਇੱਕ ਗੁਆਂਢਣ ਬੁੱਢੀ ਆਉਂਦੀ ਹੈ ਤਾਂ ਕੋਰਾਂ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

ਸਿੰਘ ਰਾਸੀ ਵਿੱਚ ਬ੍ਰਹਿਸਪਤੀ ਆਇਆ ਹੋਇਆ ਹੈ, ਹਿੰਦੂ ਧਰਮ ਅਨੁਸਾਰ ਇਸ ਸਮੇਂ ਸੁੱਭ ਕਾਰਜ ਜਿਵੇਂ ਵਿਆਹ ਆਦਿ ਨਹੀਂ ਕਰਨੇ ਚਾਹੀਦੇ। ਇੰਨੇ ਨੂੰ ਹੁਸ਼ਿਆਰਚੰਦ ਆ ਜਾਂਦਾ ਹੈ ਤੇ ਬੁੱਢੀ ਚਲੀ ਜਾਂਦੀ ਹੈ, ਕੋਰਾਂ ਹੁਸ਼ਿਆਰਚੰਦ ਨੂੰ ਕਹਿੰਦੀ ਹੈ ਕਿ ਮੇਲੋ ਦੇ ਸਾਕ ਬਾਰੇ

ਹੁਸ਼ਿਆਰਚੰਦ ਜੰਡਪੁਰੇ ਵਾਲੇ ਦੀ ਤੇ ਕਦੇ ਉਸਦੇ ਖਾਨਦਾਨ ਦੀ ਰਜ ਕੇ ਤਾਰੀਫ਼ ਕਰਦਾ ਹੈ ਇਹ ਸੁਣ ਕੇ ਕੋਰਾਂ ਬੜੀ ਖ਼ੁਸ਼ ਹੁੰਦੀ ਹੈ ਤੇ ਉਹ ਸਮਝਦੀ ਹੈ ਕਿ ਇਹ ਰਿਸਤਾ ਲੱਭਣ ਨਾਲ ਉਹਨਾਂ ਦੇ ਸਿਰੋਂ ਭਾਰ ਲੱਥ ਗਿਆ ਹੈ ਕੋਰਾਂ ਮੁੰਡੇ ਦੀ ਉਮਰ ਬਾਰੇ ਕੁੱਝ ਜਾਣਨਾ ਚਾਹੁੰਦੀ ਹੈ ਹੁਸ਼ਿਆਰਚੰਦ ਦੇ ਇਸ਼ਾਰੇ ਤੇ ਉਹ ਮੇਲੋ ਨੂੰ ਪੰਡਤਾਣੀ ਨੂੰ ਸੱਦਣ ਲਈ ਭੇਜ ਦਿੰਦੀ ਹੈ। ਇਸ ਤਰ੍ਹਾਂ ਗੁੱਡੀਆਂ ਪਟੋਲੇ ਖੇਡ ਰਹੀ ਲਾਜੋ ਮੇਲੋ ਦੀ ਫੁਲਕਾਰੀ ਚੁੱਕ ਕੇ ਆਪ ਕਢਾਈ ਕਰਨੀ ਚਾਹੁੰਦੀ ਹੈ ਪਰ ਕੌਰਾਂ ਉਸਨੂੰ ਆਪਣੀ ਭੈਣ ਕੋਲੋਂ ਸਿੱਖਣ ਲਈ ਕਹਿੰਦੀ ਹੈ। ਲਾਜੋ ਰੋਕਦਿਆਂ ਰੋਕਦਿਆਂ ਵੀ ਪੀੜ੍ਹੀ ਤੇ ਬੈਠ ਕੇ ਫੁਲਕਾਰੀ ਕੱਢਣ ਲੱਗ ਪੈਂਦੀ ਹੈ ਹੁਣ ਕੋਰਾਂ ਨੂੰ ਹੁਸ਼ਿਆਰਚੰਦ ਤੋਂ ਪਤਾ ਲੱਗਦਾ ਹੈ ਕਿ ਮੁੰਡਾ ਦੁਹਾਜੂ ਹੈ। ਉਸਦੇ ਦੋ ਮੁੰਡੇ ਤੇ ਇੱਕ ਕੁੜੀ ਹੈ ਕੋਰਾਂ ਇਹ ਗੱਲਾਂ ਸੁਣ ਕੇ ਬੜੀ ਨਰਾਸ਼ ਤੇ ਦੁੱਖੀ ਹੁੰਦੀ ਹੈ ਤੇ ਉਸਨੂੰ ਕਹਿੰਦੀ ਹੈ ਕਿ ਲੋਕੀ ਸਾਡੀਆਂ ਗੱਲਾਂ ਕਰਨਗੇ। ਪਰ ਹੁਸ਼ਿਆਰਚੰਦ ਉਸਨੂੰ ਇਹ ਕਹਿ ਕੇ ਚੁੱਪ ਕਰਾ ਦਿੰਦਾ ਹੈ ਕਿ ਮੁੰਡਾ ਕਚਿਹਰੀ ਵਿੱਚ ਨਾਜ਼ਰ ਰਿਹਾ ਹੈ ਬੱਚਿਓ ਨਾਜ਼ਰ ਦਾ ਅਰਥ ਹੈ ਨਿਗਰਾਨੀ ਕਰਨ ਵਾਲਾ। ਤੇ ਘਰ ਵੀ ਬਹੁਤ ਖਾਂਦਾ ਪੀਂਦਾ ਹੈ ਉਹ ਉਸਨੂੰ ਦੱਸਦਾ ਹੈ ਕਿ ਸਾਡੀਆਂ ਜਾਤਾਂ ਵੀ ਰਲਦੀਆਂ ਮਿਲਦੀਆਂ ਹਨ ਤੇ ਇਸ ਤਰ੍ਹਾਂ ਦੇ ਸ਼ੁਰੂ ਵਿੱਚ ਕੋਰਾਂ ਬੈਠੀ ਚਰਖਾ ਕੱਤ ਰਹੀ ਹੈ, ਮੇਲੋ ਫੁਲਕਾਰੀ ਕੱਢ ਰਹੀ ਹੈ ਤੇ ਲਾਜੋ ਗੁੱਡੀਆਂ ਨਾਲ ਖੇਡ ਰਹੀ ਹੈ ਇਸ ਸਮੇਂ ਇੱਕ ਗੁਆਂਢਣ ਬੁੱਢੀ ਆਉਂਦੀ ਹੈ ਤਾਂ ਕੋਰਾਂ ਆਪਣੀਆਂ ਧੀਆਂ ਦੇ ਵਿਆਹ ਦੀ ਗੱਲ ਕਰਦੀ ਹੈ ਇਸ ਗੱਲ ਤੇ ਦੁੱਖ ਪ੍ਰਗਟ ਕਰਦੀ ਹੈ ਕਿ ਲੋਕ ਅੱਜ ਕੱਲ੍ਹ ਕੁੜੀਆਂ ਨੂੰ ਛੋਟੀ ਉਮਰ ਵਿੱਚ ਨਹੀਂ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

ਇੰਨੇ ਨੂੰ ਹੁਸ਼ਿਆਰਚੰਦ ਆ ਜਾਂਦਾ ਹੈ ਤੇ ਬੁੱਢੀ ਚਲੀ ਜਾਂਦੀ ਹੈ ਕੋਰਾਂ ਹੁਸ਼ਿਆਰਚੰਦ ਨੂੰ ਕਹਿੰਦੀ ਹੈ ਕਿ ਮੇਲੋ ਦੇ ਸਾਕ ਬਾਰੇ

ਹੁਸ਼ਿਆਰਚੰਦ ਜੰਡਪੁਰੇ ਵਾਲੇ ਦੀ ਤੇ ਕਦੇ ਉਸਦੇ ਖਾਨਦਾਨ ਦੀ ਰਜ ਕੇ ਤਾਰੀਫ਼ ਕਰਦਾ ਹੈ ਇਹ ਸੁਣ ਕੇ ਕੋਰਾਂ ਬੜੀ ਖ਼ੁਸ਼ ਹੁੰਦੀ ਹੈ ਤੇ ਉਹ ਸਮਝਦੀ ਹੈ ਕਿ ਇਹ ਰਿਸਤਾ ਲੱਭਣ ਨਾਲ ਉਹਨਾਂ ਦੇ ਸਿਰੋਂ ਭਾਰ ਲੱਥ ਗਿਆ ਹੈ ਕੋਰਾਂ ਮੁੰਡੇ ਦੀ ਉਮਰ ਬਾਰੇ ਕੁੱਝ ਜਾਣਨਾ ਚਾਹੁੰਦੀ ਹੈ ਹੁਸ਼ਿਆਰਚੰਦ ਦੇ ਇਸ਼ਾਰੇ ਤੇ ਉਹ ਮੇਲੋ ਨੂੰ ਪੰਡਤਾਣੀ ਨੂੰ ਸੱਦਣ ਲਈ ਭੇਜ ਦਿੰਦੀ ਹੈ। ਇਸ ਤਰ੍ਹਾਂ ਗੁੱਡੀਆਂ ਪਟੋਲੇ ਖੇਡ ਰਹੀ ਲਾਜੋ ਮੇਲੋ ਦੀ ਫੁਲਕਾਰੀ ਚੁੱਕ ਕੇ ਆਪ ਕਢਾਈ ਕਰਨੀ ਚਾਹੁੰਦੀ ਹੈ ਪਰ ਕੌਰਾਂ ਉਸਨੂੰ ਆਪਣੀ ਭੈਣ ਕੋਲੋਂ ਸਿੱਖਣ ਲਈ ਕਹਿੰਦੀ ਹੈ। ਲਾਜੋ ਰੋਕਦਿਆਂ ਰੋਕਦਿਆਂ ਵੀ ਪੀੜ੍ਹੀ ਤੇ ਬੈਠ ਕੇ ਫੁਲਕਾਰੀ ਕੱਢਣ ਲੱਗ ਪੈਂਦੀ ਹੈ ਹੁਣ ਕੋਰਾਂ ਨੂੰ ਹੁਸ਼ਿਆਰਚੰਦ ਤੋਂ ਪਤਾ ਲੱਗਦਾ ਹੈ ਕਿ ਮੁੰਡਾ ਦੁਹਾਜੂ ਹੈ। ਉਸਦੇ ਦੋ ਮੁੰਡੇ ਤੇ ਇੱਕ ਕੁੜੀ ਹੈ ਕੋਰਾਂ ਇਹ ਗੱਲਾਂ ਸੁਣ ਕੇ ਬੜੀ ਨਰਾਸ਼ ਤੇ ਦੁੱਖੀ ਹੁੰਦੀ ਹੈ ਤੇ ਉਸਨੂੰ ਕਹਿੰਦੀ ਹੈ ਕਿ ਲੋਕੀ ਸਾਡੀਆਂ ਗੱਲਾਂ ਕਰਨਗੇ। ਪਰ ਹੁਸ਼ਿਆਰਚੰਦ ਉਸਨੂੰ ਇਹ ਕਹਿ ਕੇ ਚੁੱਪ ਕਰਾ ਦਿੰਦਾ ਹੈ ਕਿ ਮੁੰਡਾ ਕਚਿਹਰੀ ਵਿੱਚ ਨਾਜ਼ਰ ਰਿਹਾ ਹੈ ਬੱਚਿਓ ਨਾਜ਼ਰ ਦਾ ਅਰਥ ਹੈ ਨਿਗਰਾਨੀ ਕਰਨ ਵਾਲਾ। ਤੇ ਘਰ ਵੀ ਬਹੁਤ ਖਾਂਦਾ ਪੀਂਦਾ ਹੈ ਉਹ ਉਸਨੂੰ ਦੱਸਦਾ ਹੈ ਕਿ ਸਾਡੀਆਂ ਜਾਤਾਂ ਵੀ ਰਲਦੀਆਂ ਮਿਲਦੀਆਂ ਹਨ ਤੇ ਇਸ ਤਰ੍ਹਾਂ ਦੇ ਸ਼ੁਰੂ ਵਿੱਚ ਕੋਰਾਂ ਬੈਠੀ ਚਰਖਾ ਕੱਤ ਰਹੀ ਹੈ, ਮੇਲੋ ਫੁਲਕਾਰੀ ਕੱਢ ਰਹੀ ਹੈ ਤੇ ਲਾਜੋ ਗੁੱਡੀਆਂ ਨਾਲ ਖੇਡ ਰਹੀ ਹੈ ਇਸ ਸਮੇਂ Hello ਮੇਰਾ ਨਾਮ ਰਣਬੀਰ ਸਿੰਘ ਹੈ। ਅਸੀਂ ਘੁੰਮਣ ਚਲੇ ਹਾਂ ਇੱਥੇ । ਬਹੁਤ ਨਜ਼ਾਰਾ ਬਹੁਤ ਘੁੰਮਣ ਚਲੇ ਇੱਥੇ ਸਾਡੇ ਰਾਮੁ ਦੀ ਦੁਕਾਨ ਆ। ਮੈ ਰਾਮੁ ਕੋਲੋਂ ਮਾੜਾ ਜਿਹਾ ਸਮਾਨ ਲੈਣਾ ਸੀ। ਘਰ ਦੀਆਂ ਨੇ ਭੇਜਿਆ ਸੀ ਮੈਨੂੰ। ਮੈ ਸਮਾਨ ਲੈਣ ਚਲਿਆ ਥੋੜਾ ਜਿਹਾ। ਹਾਂਜੀ ਹੁਣ ਦੇਖੋ ਸਾਮਹਣੇ ਸਾਡਾ ਮੈਨੂੰ ਮਿਲਿਆ ਮੇਰਾ ਦੋਸਤ ਏ। ਉਹਦੀ ਬਹੁਤ ਵਧੀਆ ਦੋਸਤ ਐ ਸਾਡਾ। ਹੁਣ ਮਿਲੂਗਾ ਸਾਂਨੂੰ ਅਸੀਂ ਹੁਣ ਬਹੁਤ ਅਸੀਂ ਹੁਣ ਦੇਖਦੇ ਆ ਬੈਠਦੇ ਆ ਕਿੱਤੇ ਅਸੀਂ ਜਾਣਾ ਵੀ ਸੀ। ਅਸੀਂ ਹਲੇ ਘਰ ਦੇ ਕਹਿੰਦੇ ਪਹਿਲਾ ਸਮਾਨ ਲੈ ਆ। ਮੈ ਸਮਾਨ ਲੈਣ ਜਾ ਰਿਹਾ ਪਹਿਲਾ ਫੇਰ ਅਸੀਂ ਘੁੰਮਣ ਜਾਉਂਗੇ। ਘੁੰਮਣ ਅੱਜ ਸਾਰੀ ਰਾਤ ਅਸੀਂ ਘੁੰਮਣਾ Enjoy ਕਰਨਾ ਅਸੀਂ ਸਾਰੀ ਰਾਤ ਅੱਜ। Enjoy ਈ ਕਰਦੇ ਬਸ ਨਜ਼ਾਰਾ ਏ ਲੈਣਾ ਬਸ । ਹੋਰ ਤਾਂ ਕੁਛ ਨਹੀਂ। ਨੀਤੂ ਸਾਡਾ ਅੱਜ ਨੀਤੂ ਗੱਡੀ ਲੈਕੇ ਆ ਰਿਹਾ ਅੱਜ Phone ਕੀਤਾ ਸੀ। ਇੱਕ ਮੁੰਡਾ ਅੱਜ ਜਲੰਧਰੋਂ ਆ ਰਿਹਾ। ਉਹ ਵੀ ਕਹਿੰਦਾ ਮੈ ਚੰਡੀਗੜ੍ਹ ਘੁੰਮਣਾ ਕਹਿੰਦਾ ਮੈ ਚੰਡੀਗੜ੍ਹ ਦੇਖਣਾ। ਉਹ ਅੱਜ ਆ ਰਿਹਾ ਸਾਡੇ ਇੱਥੇ। ਅਸੀਂ ਘੁੰਮਣਾ ਫਿਰ ਅੱਜ ਉਹ ਕਹਿੰਦਾ ਮੈ ਘੁੰਮਣਾ ਉਹ ਆ ਰਿਹਾ ਫੇਰ ਆਪਾ ਘੁੰਮਦੇ। ਮੈ ਕਿਹਾ ਆਜਾ ਕੋਈ ਚੱਕਰ ਨਹੀਂ ਏ। ਕਹਿੰਦਾ ਮੈ ਆ ਰਿਹਾ ਫਿਰ ਆਊਂਗਾ। ਫੇਰ ਅਸੀਂ ਘੁੰਮ ਕੇ ਨਜ਼ਾਰੇ ਲੈਣੇ ਆ ਫੁਲ। ਅਸੀਂ ਫਿਰ ਜਾਣਾ ਜਾ ਫਿਰ ਵੇਖਦੇ ਆ ਕਿਧਰ ਦਾ Plan ਬਣਦਾ। ਦੇਖਦੇ ਆ ਹਜੇ Plan ਸਾਡਾ ਕੋਈ ਹੈ ਨਹੀਂ। Friend ਚੰਡੀਗੜ੍ਹ ਕਹਿ ਰਿਹਾ ਪਹਿਲਾ ਚੰਡੀਗੜ੍ਹ ਦੇਖਦੇ ਅੱਜ ਹੋਰ ਕੀਤੇ ਜਾਂਦੇ ਆ ਅੱਜ ਬਸ ਘੁੰਮਣਾ ਇੱਥੇ ਕਿ ਏ। ਸਾਹਮਣੇ ਥਾਣਾ ਥਾਣਾ ਏ ਸਾਡੇ ਇੱਥੇ ਸਾਡੇ ਠਾਣਾ ਆ। ਠਾਣੇ ਦੇ ਲਾਗੇ ਜਾਣਾ ਏਧਰ। ਅਸੀਂ ਅੱਜ ਠਾਣੇ ਵੀ ਗਏ ਠਾਣੇ ਵੀ ਘੁੰਮੇ ਅੱਜ। ਠਾਣੇ ਮੇਰਾ ਬ੍ਰਾਹਮਣ ਦੋਸਤ ਏ ਜੀ ਮੈ ਓਂਦੇ ਘਰ ਮੈ ਦੇ ਘਰੇ ਬੈਠ ਗਿਆ ਥੋੜੀ ਦੇਰ। ਫੇਰ ਓਂਦੇ ਘਰੇ ਬੈਠ ਕੇ ਮੈ ਪਾਣੀ ਪੁਨਿ ਪਿਆ। ਕਹਿੰਦਾ ਮੈ ਆ ਗਿਆ ਉੱਥੋਂ ਫੇਰ ਅਸੀਂ ਗਏ। ਉੱਥੇ ਬੈਠੇ ਅਸੀਂ ਠੰਡਾ

ਦੇਖਦੇ ਆ ਬੰਦਾ ਆ ਰਿਹਾ ਤੁਹਾਨੂੰ ਦੱਸਿਆ ਸੀ ਜਲੰਧਰੋਂ। ਉੱਥੋਂ ਆ ਰਿਹਾ ਫੇਰ ਦੇਖਦੇ ਆ। ਸਾਡਾ ਇੱਥੇ ਇੱਕ ਨਾ ਜਵਾਕ ਨਿਆਣੇ ਆ ਏਧਰ ਘੁੰਮੀ ਜਾਂਦੇ ਆ। ਬਹੁਤ Enjoy ਕਰਦੇ ਅਸੀਂ ਏਧਰ ਪਾਰਕ ਹੇਗਾ ਅੱਡੇ ਕੋਲ । ਪਾਰਕ ਦੇ ਨਾਲ ਨਾਲ ਉਹ ਬਹੁਤ Enjoy ਕਰਦੇ ਨੇ। ਨਿਆਣੇ ਝੂਟੇ ਲੱਗੇ ਹੋਏ ਨੇ ਨਿਆਣੇ ਝੂਟੇ ਲੈ ਲੈਂਦੇ ਨੇ। ਅਸੀਂ ਕਹਿਣੇ ਵਧੀਆ ਚੱਲ ਅਸੀਂ ਝੂਟੇ ਸਾਡੇ ਇੱਥੇ ਹੋਰ ਵੀ ਸਾਡੇ ਹੇਗੀ ਸਾਡੇ ਕੋਈ ਸਾਡੇ ਪਾਰਕ ਵੀ ਬਹੁਤ ਐ। ਪਾਰਕਾਂ ਬਹੁਤ ਨੇ ਸਾਡੇ ਇੱਥੇ। ਬਹੁਤ ਨਿਆਣੇ Enjoy ਕਰ ਲੈਂਦੇ ਨੇ ਜਦੋ

ਹਾਰਲੇ ਲਿਆ ਜਦ ਉਹਨਾਂ ਦਾ ਹਾਰਲੇ ਚੋਰੀ ਹੋ ਗਿਆ। ਉਹ ਘੁੰਮਣ ਗਏ। ਇੰਦੂ ਐ ਇੰਦੂ ਸਾਂਨੂੰ ਮਿਲ ਗਿਆ ਇੰਦੂ ਇੰਦੂ ਕਹਿੰਦਾ ਫੇਰ ਅਸੀਂ ਉਹ ਵੀ ਕਹਿੰਦਾ ਅਸੀਂ ਘੁੰਮਣ ਜਾਣਾ। ਮੈ ਓਹਨੂੰ ਮਨਾ ਕੀਤਾ ਮੈ ਕਿਹਾ ਨਹੀਂ ਮੈ ਅੱਜ ਹੋਰ ਕਿਤੇ ਜਾਣਾ ਬੰਦੇ ਆ ਰਹੇ ਨੇ ਤਾਂ ਕਰਕੇ ਮੈ ਉਹਨੂੰ ਮਨਾ ਕਰ ਦਿੱਤਾ। ਰਾਹ ਚ ਸਾਡੇ ਉੱਥੇ Trally ਖੜੀ ਆ। ਇਹਨਾਂ ਦਾ ਘਰ ਆ ਇੱਥੇ। ਇਹਨਾਂ ਦਾ ਇੱਥੇ ਇੱਥੇ ਸਾਰੇ ਉਹਨਾਂ ਦਾ Pg ਏ। Pg ਚ ਛੁੱਟੀਆਂ ਹੋਈਆਂ ਨੇ। ਪੀ ਜੀਆ ਚ ਸਾਰਿਆਂ ਚ ਪੀ ਜੀਆ ਸਾਰੇ ਤਿੰਨ ਚਾਰ Pg ਆ ਦਿਖਾਨਾ ਆ । ਕਿਰਾਇਆ ਆਉਂਦਾ ਏ ਉਹਦਾ ਟਰਾਲੀ ਉਹਨਾਂ ਟਰਾਲੀ ਖੜੀ ਏ ਓਹਨਾ ਦੀ ਇੱਕ । ਅਸੀਂ ਮੈ ਸਮਾਨ ਲੈਣ ਸਮਾਨ ਲੈ ਲਿਆ ਮੈ। ਘਰੇ ਜਾਣਾ ਆ ਬਸ ਫੜਾ ਕੇ ਫੇਰ ਆ ਜਾਣਾ ਏ ਬਸ। ਫੜਾ ਕੇ ਫੇਰ ਮੈ ਜਾਣਾ ਮਿਤੁ ਕੋਲ ਮਿਤੁ ਮੇਰਾ Friend ਹੇਗਾ ਨਾ। ਉਹ ਆਊਗਾ ਮੈਨੂੰ ਲੈਣ ਫੇਰ ਮੈ ਉਹਂਦੇ ਨਾਲ ਜਾਊਂਗਾ। ਇੱਕ ਹੋਰ ਮੁੰਡਾ ਉਹ ਆਊਂਗਾ ਉੱਥੋਂ ਫਰ ਅਸੀਂ ਜਾਵਾਂਗੇ। ਫੇਰ ਅਸੀਂ ਘੁੰਮਣ ਘੁੰਮਣ ਜਾਵਾਂਗੇ। ਫੇਰ ਦੇਖਦੇ ਆ ਤੁਹਾਨੂੰ ਦੱਸਿਆ ਈ ਐ। ਸਾਡੇ ਇੱਥੇ

ਨਿਆਣੇ ਦੇਖੋ ਰਾਤ ਨੂੰ ਖੇਲ ਰਹੇ ਨੇ। ਰਾਤ ਨੂੰ ਦੇਖਲੋ ਰਾਤ ਨੂੰ ਕਿੰਨਾ Time ਹੋ ਗਿਆ। ਨੋ ਵੱਜ ਗਏ ਨੇ ਤਾਂ ਵੀ ਦੇਖਲੋ ਨਿਆਣੇ ਦੇਖਲੋ ਛੋਟੇ ਛੋਟੇ ਬਾਹਰ ਘੁਮੰਦੇ ਪਏ ਨੇ। ਇੰਨਾ Time ਹੋ ਗਿਆ ਖੇਲਦੇ ਪਏ ਨੇ ਇਹਨਾਂ ਦੇ ਘਰ ਕਹਿੰਦੇ ਨਹੀਂ ਹੈ ਇਹਨਾਂ ਨੂੰ ਵੀ ਘਰੇ ਆ ਜਾਉ ਨੋ ਵੱਜ ਗਏ। ਵੀ ਘਰੇ ਆ ਜਾਉ ਇੰਨੀ ਰਾਤ ਹੋ ਗਈ ਹਜੇ ਖੇਲਦੇ ਫਿਰਦੇ ਨੇ ਇਹ। ਰੋਟੀ ਰੂਟੀ ਖਾ ਕੇ ਫੇਰ ਇਹ ਘੁੰਮਣ ਆ ਜਾਂਦੇ ਨੇ ਨਿਆਣੇ ਛੋਟੇ ਛੋਟੇ ਪਾਰਕਾਂ ਚ। ਓਦਾਂ ਵੀ ਪਾਰਕਾਂ ਚ ਜਾਇਏ ਤੇ ਝੂਟੇ ਲਈਏ ਉੱਥੇ। ਸਾਡੇ ਇੱਥੇ ਸਾਰੇ ਪਾਰਕਾਂ ਚ ਝੂਲੇ ਲੱਗੇ ਹੋਏ ਨੇ ਨਿਆਣੇ ਕਰਕੇ

ਸਾਂਨੂੰ ਬਹੁਤ ਵਧੀਆ ਲੱਗਦਾ ਇੱਥੇ ਰਹਿਣਾ। ਤਾਹੀਓਂ ਅਸੀਂ ਇੱਥੇ ਰਹਿੰਦੇ ਆ। ਸਾਡਾ ਅਸੀਂ ਸ਼ੁਰੂ ਤੋਂ ਈ ਇੱਥੇ ਈ ਆ। ਸਾਡਾ ਰਹਿਣਾ ਬਹਿਣਾ ਇੱਥੇ ਈ ਆ ਸ਼ੁਰੂ ਤੋਂ ਸ਼ੁਰੂ ਤੋਂ ਈ ਇੱਥੇ ਆ। ਸਾਡੇ ਇੱਥੇ Pg ਏ ਲੰਬੜਦਾਰਾਂ ਦੀ Pg ਹੇਗੀ ਏ। ਸਾਡੇ ਪਿੰਡ ਦਾ Rule ਹੇਗਾ। ਵੀ ਸਾਡੇ ਪਿੰਡ ਦਾ Rule ਹੇਗਾ। ਜਿਹਨੇ ਆਉਣਾ ਆਪਣੇ ਕਮਰੇ ਚ ਰਹੇ ਬਾਹਰ ਨਹੀਂ ਕਿਸੇ ਨੇ ਆ ਖੜਨਾ। ਤਾਹਿ ਹੀ ਹਨ ਦੀ ਲੜਾਈ ਹੁੰਦੀ ਏ। ਤੇ ਇਹ ਬੋਲਦੇ ਨੇ ਤਾਹਿ ਥੱਪੜ ਖਾਂਦੇ ਨੇ ਇਹ। ਇੱਕ ਸਾਡੀ Youth ਨੇ ਪਿੰਡ ਚ ਸਾਡੀ ਸਲਾਹ ਹੋਇ ਹੋਇ ਏ। ਵੀ ਇਹਨਾਂ ਦੀਆ ਸਾਰੇ Pg ਦੀਆ Varification ਹੋ ਗਈਆਂ ਸਾਡੇ ਸਾਰੇ ਪੀ ਜੀਆ ਨੂੰ ਇੱਥੇ

ਮੈਨੂੰ ਕਹਿੰਦਾ ਤੂੰ ਵੀ ਲੱਗ ਜਾ। ਮੈ ਕਿਹਾ ਨਹੀਂ ਯਾਰ ਮੈ ਹਜੇ Study ਕਰ ਰਿਹਾ ਹਾਂ। ਮੈਨੂੰ ਕਹਿੰਦਾ ਤੂੰ ਵੀ ਲੱਗ ਜਾ। ਮੈ ਕਿਹਾ ਨਹੀਂ ਮੈ ਹਜੇ Study ਕਰ ਰਿਹਾ ਹਾਂ। ਕਹਿੰਦਾ ਚੱਲ ਠੀਕ ਏ। ਮੇਰਾ ਖਾਤਾ ਖੁਲਾ ਦੇ। ਕਰ ਲਈਏ ਅਸੀਂ ਵੀ ਕੁਛ ਨਾ ਕੁਛ ਫੇਰ ਅਸੀਂ ਮੈ ਸੋਚਿਆ ਆ ਕਰ ਲਾ ਪੇਪਰਾਂ ਤੋਂ ਬਾਅਦ ਦੇਖਦਾ ਮੈ। ਲੱਡੂ ਨੂੰ ਕਿਹਾ ਮੈ। ਸਾਡੇ ਇੱਥੇ ਮੇਰਾ ਭਰਾ ਏ ਸਰਤਾਜ ਉਹ ਵੀ ਲੱਗਾ ਏ ਚ। ਵਧੀਆ ਉਹ ਵੀ ਹੁਣ ਕੰਮ ਕਰਦਾ ਰੋਜ । ਆਪਣਾ ਪਹਿਲਾ ਕੁਛ ਪਹਿਲਾ ਉਹ ਪਹਿਲਾ ਦਾਰੂ ਪੀਕੇ ਲੜਾਈਆਂ ਕਰਦਾ ਹੁਣ ਚਲੋ ਠੀਕ ਏ।

ਉਹੰਦਾ ਇੱਕ ਲਾਲੀ ਏ ਉਹੰਦਾ ਡੈਡੀ ਏ ਦੱਸੀ ਜਾਂਦਾ ਅੱਜ ਉਹੰਦਾ ਅਪਰੇਸ਼ਨ ਸੀ। PGI ਗਿਆ ਹੋਇਆ ਸੀ। ਉਹਂਦੇ ਡੈਡੀ ਦਾ ਅਪਰੇਸ਼ਨ ਸੀ ਅੱਖ ਦਾ। ਉਹਂਦੇ ਡੈਡੀ ਦੀ ਅੱਖ ਵਿੱਚ Lens ਪਿਆ ਹੋਇਆ। ਅੱਖ ਦਾ ਅਪਰੇਸ਼ਨ ਹੋਇਆ ਦੋਨਾਂ ਦਾ। ਫ਼ਕੀਰੀਆਂ ਦਾ ਅਹ ਇੱਕ ਦਿਨ ਥੋੜੇ ਦਿਨ ਪਹਿਲਾ ਫ਼ਕੀਰੀਆਂ ਦਾ ਉਹ ਫ਼ਕੀਰੀਆਂ ਦਾ ਸਾਡੇ ਉਹੰਦਾ ਵੀ ਅਪਰੇਸ਼ਨ ਹੋਇਆ। ਉਹਂਦੇ ਵੀ Lens ਪਤਾ ਨਹੀਂ ਰੋਸ਼ਨੀ ਚੱਲੀ ਜਾਂਦੀ ਏ ਬਾਹਮਣ ਦਾ ਬੁੜਾ ਸ਼ੂਗਰ ਸੀ। ਸ਼ੁਗਰ ਕਰਕੇ ਉਂਦੇ ਡੈਡੀ ਦੀ ਨਿਗਾ ਘੱਟ ਗਈ। ਤਾਹਿ ਬਾਹਮਣ ਉੱਥੇ ਹੀ ਰਿਹਾ Hospital ਚ। Hospital ਚ ਰਿਹਾ ਤਿੰਨ ਦਿਨ ਅੱਜ ਉਹਂਦੇ ਡੈਡੀ ਦੀ ਛੁੱਟੀ ਹੋਈ ਅੱਜ ਆਇਆ ਉਹ । ਪੇਪਰ ਦੇਣ ਗਿਆ ਸੀ ਮੈ ਦੇਖਿਆ ਫੇਰ ਮੈਨੂੰ ਮੀਤੁ ਦਾ Phone ਆਇਆ। ਮੈ Paper ਮੀਤੁ ਆਉਂਦਾ ਕਿੱਥੇ ਏ? ਮੈ ਕਿਹਾ ਮੈ ਆ ਮੈਨੂੰ ਕਹਿੰਦਾ ਆ ਜਾ। ਮੈ ਕਿਹਾ ਨਹੀਂ ਬਾਈ ਮੇਰਾ Paper ਆ ਫਿਰ ਮੇਰਾ PaperLate ਹੋ ਜਾਣਾ। ਫਿਰ ਅਸੀਂ ਕਰ ਲਿੱਤਾ। PaperPaperLate ਹੋ ਜਾਣਾ। ਫਿਰ ਮੈ Paper ਮੈ ਦੋ ਵਜੇ ਇੱਕ ਵਜੇ ਘਰੋਂ ਪਿੰਡੋ ਤੁਰਿਆ ਆਪਣਾ ਦੋ ਵਜੇ Paper ਦੇਣ ਵੜ ਗਿਆ। ਹਾਂ ਠੀਕ

Mayonnaise ਪਾ ਕੇ ਸਭਕੁਛ NonvegMomosVegNoodlesSpringroll ਰੋਲ ਜੋ ਮਰਜ਼ੀ ਲੇਲੋ । ਸਭਕੁਛ ਵਧੀਆ ਖਾਣੇ ਚ ਸਭਕੁਛ ਵਧੀਆ ਹੁੰਦਾ ਇਹਦਾ। ਸਭਕੁਛ ਵਧੀਆ ਜੋ ਮਰਜ਼ੀ ਖਾਓ। ਏਦਾਂ ਏਦਾਂ ਸਾਡੇ ਠਾਣੇ ਸਾਹਮਣੇ ਵੀ ਨੇਪਾਲੀ ਰਹਿੰਦਾ। ਨੇਪਾਲੀ ਦੇ ਵੀ MomosSpringroll ਘੈਂਟ ਹੁੰਦੇ ਨੇ। ਬਹੁਤ ਸੋਹਣੇ ਬਨਾਉਂਦਾ ਉਹ ਵੀ। ਹਰ ਇੱਕ Item ਬਣਾ ਦਿੰਦਾ ਉਹ ਵੀ। ਐਨ ਵਧੀਆ ਬੰਦਾ ਏ ਨੇਪਾਲੀ ਏ ਦੋ ਬਹੁਤ ਘੈਂਟ ਬਨਾਉਂਦੇ ਓਹੋ। ਐਨ ਵਧੀਆ ਬਨਾਉਂਦੇ ਨੇ ਓਹੋ । Ok ਚਲੋ Thanku ਬਾਕੀ ਬਾਅਦ ਚ Thanku ।

ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ। ਬਸ ਬਸ ਵਧੀਆ ਤੁਸੀਂ ਦੱਸੋ ਘਰ ਪਰਿਵਾਰ ਸਭ ਠੀਕ ਹੈ। ਜੀ ਸਾਰੇ ਵਧੀਆ ਹੋਰ ਤੁਸੀਂ ਦੱਸੋ ਤੁਹਾਡੀ ਫੈਮਿਲੀ ਦੇ ਵਿੱਚ ਕਿਵੇਂ ਨੇ। ਬਸ ਵਧੀਆ ਨੇ ਸਾਰੇ।

ਹਾਂਜੀ ਸਾਡੇ ਵੀ ਵਧੀਆ ਸਾਰੇ। ਤੁਸੀਂ ਦੱਸੋ ਜੀ

ਹਾਂਜੀ ਵੀ ਤੁਸੀਂ ਹੁਣੇ ਦੱਸ ਸਕਦੇ ਹੋ ਕਿ ਖ਼ਾਲਸਾ ਦਾ ਮਤਲਬ ਕੀ ਹੈ ਸ਼ਬਦ ਅਰਬੀ ਭਾਸ਼ਾ ਵਿੱਚ ਕੀ ਕਹਿੰਦੇ ਆ ਖ਼ਾਲਸੇ ਨੂੰ। ਜੀ ਜੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਖ਼ਾਲਸਾ ਸ਼ਬਦ ਜਿਹੜਾ ਆ ਉਹ ਅਰਬੀ ਭਾਸ਼ਾ ਦੇ ਸ਼ਬਦ ਖ਼ਾਲਿਸ ਤੋਂ ਬਣਿਆ ਹੈ ਜਿਹਦਾ ਅਰਥ ਹੈ ਕਿ ਪਾਕ ਸ਼ੁੱਧ ਬੇਐਬ ਜਾਂ ਬੇਦਾਗ਼ ਇਹ ਸ਼ਬਦ ਸਿੱਖ ਕੌਮ ਦੇ ਲਈ ਵਰਤਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਤੇਰਾਂ ਅਪ੍ਰੈਲ ਸੋਲਾਂ ਸੌ ਨੜ੍ਹਿਨਵੇਂ ਈਸਵੀ ਦੇ ਵਿੱਚ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿੱਚ ਪੰਜ ਪਿਆਰਿਆਂ ਨੂੰ ਅਮ੍ਰਿਤ ਛਕਾ ਕੇ ਖ਼ਾਲਸਾ ਪੰਥ ਸਾਜਿਆ ਤੇ ਇਸ ਦਿਨ ਤੋਂ ਸਮੂਹ ਅੰਮ੍ਰਿਤਧਾਰੀ ਸਿੱਖ। ਜਿਹੜੇ ਸਿੱਖ ਹੈ ਉਹਨਾਂ ਨੂੰ ਖ਼ਾਲਸਾ ਕਿਹਾ ਜਾਣ ਲੱਗਾ।

ਤੇ ਤੁਸੀਂ ਦੱਸ ਸਕਦੇ ਹੋ ਖ਼ਾਲਸੇ ਦੀ ਜੋ ਸਥਾਪਨਾ ਹੋਈ ਸੀ ਕਦੋਂ ਹੋਈ ਸੀ ਕਿੱਥੇ ਹੋਈ ਸੀ ਹਨਾ ਦੱਸ ਸਕਦੇ ਹੋ।

ਅੱਸੀ ਹਜ਼ਾਰ ਸਿੱਖ ਜਿਹੜੇ ਸੀ ਉਹ ਇੱਕਠੇ ਹੋਏ ਸੀ ਤੇ ਜਦ ਸਭਾ ਦੇ ਵਿੱਚ ਸਾਰੇ ਲੋਕ ਬੈਠ ਗਏ ਤਾਂ ਗੁਰੂ ਜੀ ਸਭਾ ਵਿੱਚ ਆਏ ਤੇ ਇਸ ਪਿੱਛੋਂ ਉਹਨਾਂ ਨੇ ਤਲਵਾਰ ਨੂੰ ਮਿਆਨ ਦੇ ਵਿੱਚੋਂ ਕੱਢ ਕੇ ਲਹਿਰਾਇਆ ਤੇ ਲਲਕਾਰ ਕੇ ਕਿਹਾ। ਹੈ ਕੋਈ ਅਜਿਹਾ ਸਿੱਖ ਜੋ ਧਰਮ ਦੇ ਲਈ ਆਪਣੇ ਪ੍ਰਾਣਾਂ ਦਾ ਬਦ ਬਲੀਦਾਨ ਜਿਹੜਾ ਦੇ ਸਕੇ ਇਹ ਸੁਣ ਕੇ ਸਾਰੀ ਸਭਾ ਦੇ ਵਿੱਚ ਸੰਨਾਟਾ ਛਾ ਗਿਆ ਤੇ ਗੁਰੂ ਨੇ ਆਪਣੇ ਸ਼ਬ ਸ਼ਬਦਾਂ ਨੂੰ ਤਿੰਨ ਵਾਰ ਦੁਹਰਾਇਆ।

ਅੱਛਾ ਅੱਛਾ ਤੇ ਮੈਂ ਸੁਣਿਆ ਕੁਛ ਚਿਰ ਤੋਂ ਬਾਅਦ ਨਾ ਗੁਰੂ ਜੀ ਨੇ ਖੂਨ ਨਾਲ ਜਿਹੜੀ ਤਲਵਾਰ ਲੈ ਕੇ ਨਾ ਤੰਬੂ ਤੋਂ ਬਾਹਰ ਆਏ ਤੇ ਇੱਕ ਹੋਰ ਵਿਅਕਤੀ ਦੇ ਸਿਰ ਦੀ ਮੰਗ ਕੀਤੀ।

ਅਹ ਆਏ ਸੀ ਭਾਈ ਜੀ ਬਾਬਾ ਜੀ।

ਕੁੱਝ ਚਿਰ ਤੋਂ ਬਾਅਦ ਗੁਰੂ ਜੀ ਖੂਨ ਦੇ ਨਾਲ ਭਰੀ ਤਲਵਾਰ ਲੈ ਕੇ ਤੰਬੂ ਤੋਂ ਜਦੋਂ ਬਾਹਰ ਆ ਗਏ ਸੀ ਤੇ ਗੁਰੂ ਜੀ ਦੀ ਆਗਿਆ ਦਾ ਪਾਲਣ ਕਰਦੇ ਹੋਏ। ਨੰਬਰਦਾਰ ਮੋਹਕਮ ਚੰਦ ਸਾਹਿਬ ਅਤੇ ਹਿੰਮਤ ਰਾਏ ਜਿਹੜੇ ਸੀ ਉਹਨਾਂ ਦੇ ਨਾਮ ਦੇ ਤਿੰਨ ਵਿਅਕਤੀਆਂ ਨੇ ਆਪਣੇ ਆਪ ਨੂੰ ਬਲੀਦਾਨ ਲਈ ਪੇਸ਼ ਕੀਤਾ ਅੰਤ ਵਿੱਚ ਗੁਰੂ ਜੀ ਪੰਜਾਂ ਪਿਆਰਿਆਂ ਨੂੰ ਅਹ ਸਭਾ ਦੇ ਵਿੱਚ ਲਿਆਏ ਤੇ ਉਹਨਾਂ ਨੂੰ ਪੰਜ ਪਿਆਰੇ ਦਾ ਨਾਮ ਦਿੱਤਾ। ਅੱਛਾ ਅੱਛਾ ਅੱਛਾ ਤੇ ਤੁਸੀਂ ਦੱਸ ਸਕਦੇ ਹੋ ਜਿਹੜਾ ਖੰਡੇ ਦਾ ਪਾਹੁਲ ਛਕਿਆ ਸੀਗਾ ਹਨਾ ਤੇ ਪੰਜ ਪਿਆਰਿਆਂ ਦੀ ਚੌਣ ਕਰਨ ਤੋਂ ਬਾਅਦ ਫਿਰ ਗੁਰੂ ਜੀ ਨੇ ਅੰਮ੍ਰਿਤਪਾਨ ਕਰਵਾਇਆ।

ਅਹ ਪੰਜ ਪਿਆਰਿਆਂ ਦੀ ਚੌਣ ਕਰਨ ਤੋਂ ਬਾਅਦ ਗੁਰੂ ਜੀ ਨੇ ਉਹਨਾਂ ਨੂੰ ਅੰਮ੍ਰਿਤਪਾਨ ਕਰਾਇਆ ਜਿਹਨੂੰ ਖੰਡੇ ਦਾ ਪਾਹਲੂ ਜਿਹੜਾ ਕਿਹਾ ਜਾਂਦਾ ਹੈ ਤੇ ਖੰਡੇ ਦਾ ਪਾਹੁਲ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਲੋਹੇ ਦਾ ਇੱਕ ਖੁੱਲ੍ਹਾ ਬਰਤਨ।

ਅੰਮ੍ਰਿਤ ਜਾਂ ਖੰਡੇ ਦਾ ਪਾਹੁਲ ਜਿਹੜਾ ਆ ਉਹ ਕਿਹਾ ਜਾਂਦਾ ਆ। ਅੱਛਾ ਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਗੁਰੂ ਜੀ ਜਦ ਅੰਮ੍ਰਿਤ ਤਿਆਰ ਕਰ ਰਹੇ ਸੀਗੇ ਤਾਂ ਉਸ ਸਮੇਂ ਮਾਤਾ ਜੀਤੋ ਜੀ ਕੁੱਝ ਪਤਾਸੇ ਲੈ ਕੇ ਆਏ ਤਾਂ ਇਸ ਲਈ। ਗੁਰੂ ਜੀ ਨੇ ਉਹਨਾਂ ਤੇ ਉਹਨਾਂ ਤੋਂ ਜਿਹੜੇ ਪਤਾਸੇ ਲੈ ਕੇ ਅੰਮ੍ਰਿਤ ਵਿੱਚ ਘੋਲ ਦਿੱਤੇ ।

ਮੈਂ ਤੁਹਾਨੂੰ ਦੱਸ ਦਿੰਦੀ ਹਾਂ ਇਸ ਬਾਰੇ ਵੀ ਕਿ। ਅਮ ਇਹ ਨਾ ਅੰਮ੍ਰਿਤ ਸਭ ਤੋਂ ਪਹਿਲਾਂ ਜਿਹੜਾ ਸੀ ਉਹ ਪੰਜ ਪਿਆਰਿਆਂ ਨੂੰ ਛਕਾਇਆ ਗਿਆ ਤੇ ਫਿਰ ਗੁਰੂ ਜੀ ਨੇ ਉਹਨਾਂ ਨੂੰ ਗੋਡਿਆਂ ਦੇ ਭਾਰ ਖੜ੍ਹੇ ਹੋਣ ਤੇ ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫ਼ਤਹਿ ਕਹਿਣ ਦਾ ਆਦੇਸ਼ ਦਿੱਤਾ ਤੇ ਇਸ ਸਮੇਂ ਗੁਰੂ ਜੀ ਨੇ। ਵਾਰੀ ਵਾਰੀ ਪੰਜਾਂ ਪੰਜ ਪਿਆਰਿਆਂ ਦੀਆਂ ਅੱਖਾਂ ਤੇ ਕੇਸਾਂ ਤੇ ਅੰਮ੍ਰਿਤ ਦੇ ਛਿੱਟੇ ਮਾਰੇ ਤੇ ਹਰ ਪਿਆਰੇ ਨੂੰ ਖ਼ਾਲਸਾ ਭਾਵ ਪਵਿੱਤਰ ਨਾਮ ਦਿੱਤਾ ਸਾਰੇ ਪਿਆਰਿਆਂ ਦੇ ਹੱਥੋਂ ਆਪ ਅੰਮ੍ਰਿਤ ਛਕਿਆ। ਇਸ ਤਰ੍ਹਾਂ ਖ਼ਾਲਸੇ ਦਾ ਜਨਮ ਹੋਇਆ ਖ਼ਾਲਸਾ ਦੀ ਸਥਾਪਨਾ ਮੌਕੇ ਗੁਰੂ ਜੀ ਨੇ ਇਹ ਸ਼ਬਦ ਕਹੇ ਖ਼ਾਲਸਾ ਗੁਰੂ ਹੈ ਤੇ ਗੁਰੂ ਖ਼ਾਲਸਾ ਹੈ। ਅੱਛਾ ਤੇ ਤੁਸੀਂ ਇਹ ਦੱਸ ਸਕਦੇ ਹੋ ਕਿ ਖ਼ਾਲਸਾ ਪੰਥ ਦੇ ਜਿਹੜੇ ਸਿਧਾਂਤ ਸੀਗੇ ਉਹ ਕਿਹੜੇ ਕਿਹੜੇ ਸਿਧਾਂਤ ਸੀਗੇ ਤੇ ਸਥਾਪਨਾ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਸੰਬੋਧਨ ਕਰਦੇ ਹੋਏ ਕਿਹਾ ਸੀ। ਜੀ ਜੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਖ਼ਾਲਸਾ ਦੀ ਸਥਾਪਨਾ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੂੰ ਉਹਨਾਂ ਦੇ ਫਰਜ਼ਾਂ ਦਾ ਵਰਨਣ ਕੀਤਾ ਜੋ ਖ਼ਾਲਤਾ ਅਹ ਖ਼ਾਲਸਾ ਪੰਥ ਦੇ ਜਿਹੜੇ ਸੀ ਸਿਧਾਂਤ ਮੰਨੇ ਜਾਂਦੇ ਆ। ਤੇ ਖ਼ਾਲਸਾ ਪੈਰੋਕਾਰਾਂ ਪੈਰੋਕਾਰ ਇੱਕ ਹੀ ਪ੍ਰਮਾਤਮਾ ਤੇ ਭਰੋਸ਼ਾ ਰੱਖਣਗੇ ਵਾਹਿਗੁਰੂ ਤੋਂ ਇਲਾਵਾ ਉਹ ਕਿਸੇ ਹੋਰ ਦੇਵੀ ਦੇਵਤਿਆਂ ਦੀ ਪੂਜਾ ਨਹੀਂ ਕਰਨਗੇ ਹਰੇਕ ਖ਼ਾਲਸਾ ਜਾਤ-ਪਾਤ ਦੇ ਵਿੱਚ ਵਿਸ਼ਵਾਸ ਨਹੀਂ ਰੱਖੇਗਾ ਤੇ ਉਹ ਆਪਸ ਦੇ ਵਿੱਚ ਪ੍ਰੇਮ ਭਾਵ ਨਾਲ। ਰਹਿਣਗੇ ਤੇ ਸਾਰੇ ਸਿੱਖਾਂ ਨੂੰ ਉੱਚ ਨੈਤਿਕ ਜੀਵਨ ਬਤੀਤ ਕਰਨਾ ਚਾਹੀਦਾ ਹੈ ਉਹਨਾਂ ਨੂੰ ਪਰਾਈ ਇਸਤਰੀ ਤੰਬਾਕੂ ਮਾਸ ਤੇ ਨਸ਼ੀਲੀਆਂ ਵਸਤੂਆਂ ਤੋਂ ਦੂਰ ਰਹਿਣਾ ਚਾਹੀਦਾ ਆ ਹਰੇਕ ਖ਼ਾਲਸਾ ਮਾਲਾ ਦੇ ਨਾਲ-ਨਾਲ ਸ਼ਸ਼ਤਰ ਵੀ ਧਾਰਨ ਕਰੇਗਾ। ਹਰੇਕ ਸਿੰਘ ਨੂੰ ਚਾਹੀਦਾ ਹੈ ਕਿ ਉਹ ਦੇਸ਼ ਤੇ ਧਰਮ ਦੀ ਰੱਖਿਆ ਲਈ ਆਪਣਾ ਸਰਬੰਸ ਵਾਰ ਦੇਣ ਲਈ ਸਦਾ ਤਿਆਰ ਰਹਿਣ ਤੇ ਹਰੇਕ ਸਿੰਘ ਜਿਹੜਾ ਆ ਜਰੂਰੀ ਤੌਰ ਤੇ ਪੰਜ ਕਕਾਰਾਂ ਨੂੰ ਧਾਰਨ ਕਰੇਗਾ ਇਹ। ਹਨ ਕੇਸ ਕੜਾ ਕੰਘਾ ਕ੍ਰਿਪਾਨ ਤੇ ਕਛਹਿਰਾ। ਹਰ ਸਿੱਖ ਸਵੇਰੇ ਉਹਨਾਂ ਪੰਜ ਬਾਣੀਆਂ ਦਾ ਪਾਠ ਕਰੇਗਾ ਜਿਹਨਾਂ ਦਾ ਉਚਾਰਨ ਖੰਡੇ ਦਾ ਪਾਹੁਲ ਤਿਆਰ ਕਰਨ ਸਮੇਂ ਕੀਤਾ ਗਿਆ ਹਰ ਖ਼ਾਲਸਾ ਆਪਣੇ ਸਾਰੇ ਪਰਿਵਾਰਿਕ ਤੇ ਵਿਅਕਤੀਗਤ ਕੰਮ ਗੁਰੂ ਜੀ ਦੀ ਕ੍ਰਿਪਾ ਤੇ ਛੱਡ ਦੇਵੇਗਾ।